ਕੁਝ ਹੈਗਾ ਥਾਂ ਮਤਲਬ ਕੁਛ ਹੈਗਾ ਥਾਂ ਪਤਾ ਨਹੀਂ ਕੀਆ ਥਾਂ? ਕਿਆ ਥਾਂ ਫੇਰ? ਉਹ ਆਪਣਾ ਖਾਣ ਨੂੰ ਲਿਆ ਆਂਦਾ।

ਕੁੜੀ ਸੀ ਮੈਂ ਕੱਲ। ਉਹਦੀ ਹਾਰਮ ਦੀ ਹੈ ਭੂਆ ਭਾ ਭੂਆ ਨੋ ਵੀ ਕਹਿ ਜਾਵੇ ਸਾਰੀਆਂ ਨੂੰ ਵੀ ਕਹਿ ਜਾਵੇ। ਬਸ ਇਹ ਹੀ ਕੰਮ ਕਰਦੇ ਪਤਾ ਨਹੀਂ ਕੌਣ ਬੋਲਿਆ। ਉਹ ਤੇ ਕਿੰਨੇ ਦਿਨ ਦਾ ਖਾਣ। ਉਹ ਕਹਿੰਦੇ ਪਹਿਲੇ ਮੈਂ ਖਾਣਾ ਪਹਿਲੇ ਮੈਂ ਖਾਣਾ ਜਾ ਜਾ ਕੇ ਜ਼ਿਆਦਾ ਨਾ ਬੋਲ ਉਹ ਵੀ ਨਾਲ ਬੈਠੇ ਸੀ।

ਮਾਸੀ ਨੇ ਦੇਖਿਆ ਪਤਾ ਨਹੀਂ ਕਿਆ ਹੈ? ਰੱਬ ਜਾਣੇ ਇਹ ਤਾ ਮੈਨੂੰ ਵੀ ਨਹੀਂ ਸੱਮਝ ਨਹੀਂ ਆਇਆ ਪਤਾ ਨੀ ਕਿ ਕੀਤਾ? ਕੁੜੀ ਪੜਾਈ ਵੀ ਆਈ ਥੀ ਇਹ ਵੀ ਨਹੀਂ ਕਿ ਪੜਾਈ ਨਹੀਂ। ਕੁੜੀ ਆਕੜ ਤਾਵੀ ਵਿਆਹ ਹੋ ਗਿਆ ਮੈਂ ਰਹਿ ਗਈ। ਹਮ

ਜੇ ਉਹ ਨ ਉਹਦੇ ਤੁਸੀ ਬਾਈ ਚਾਂਸ ਤੁਸੀ ਵਿਆਹ ਨਹੀਂ ਹੋਇਆ ਜਿਹਨਾਂ ਲੇਟ ਹੋਏ ਉਹਨਾਂ ਹੀ ਵਧੀਆ ਮੈਂ ਕਹਿਆ।

ਹਮ

ਘਰ ਦੀਆਂ ਨੂੰ ਕਿ ਕਹਿਣਾ ਨੇ ਹੀ ਕਹਿਣਾ

ਹੋਰ ਕਿ ਕਹਿਣਾ ਮੈਂ ਕਹਿਆ ਚਾਹ ਆ ਗਈ ਚਾਹ ਆ ਗਈ ਚਾਹ ਚਾਹ। ਤੁਹਾਨੂੰ ਤਾ ਕਰਨਾ ਹੀ ਪੈਣਾ ਹੈ ਕਿਉਂਕਿ ਤੁਹਾਡੇ ਵਿੱਚ ਚਾਰ ਜਾਣੇ ਹੈ ਤਿਨ ਜਾਣੇ ਹੈ।

ਉਹ ਤਾ ਤਿੰਨ ਜਾਣੇ ਹੈ ਮੈਂ ਗਈ। ਹਮ ਫਟਾਫਟ ਵਿਆਹੋ ਬਾਕੀ ਫੇਰ

ਹੋਰ ਮੈਂ ਕਿ ਕਹਿਣਾ ਹੋਰ। ਚੱਲ ਲੈ ਵੀ ਆਉਂਦਾ ਵਿਆਹ ਕੇ ਦੀਪੂ ਦੇ ਕੰਮ ਹੈ ਕਦੇ ਕੋਈ ਕੁੜੀ ਕਦੇ ਕੋਈ ਕੁੜੀ ਹਮ

ਸਤਿ ਸ੍ਰੀ ਅਕਾਲ ਮੈਂ ਤੁਹਾਡਾ ਕਰਨ

ਪਰਿਭਾਸ਼ਾ ਦੀ ਮਹੱਤਤਾ ਮਨੁੱਖੀ ਜੀਵਨ ਵਿੱਚ ਭਾਸ਼ਾ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ, ਭਾਸ਼ਾ ਪਸੂ ਹੋਣ ਦੇ ਕਾਰਨ ਹੀ ਮਨੁੱਖ ਸਮਾਜਿਕ ਪਸੂ ਬਣਨ ਦੇ ਯੋਗ ਹੋ ਸਕਿਆ ਹੈ, ਗਿਆਨ ਵਿਗਿਆਨ ਦੇ ਖੇਤਰ ਵਿੱਚ ਮਨੁੱਖ ਦੁਆਰਾ ਜੋ ਵੀ

ਇਸ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਮਨੁੱਖ ਹੀ ਸਭ ਤੋਂ ਵੱਡੀ ਪ੍ਰਾਪਤੀ ਕਿਹਾ ਜਾਣ ਬਣਦਾ ਹੈ, ਦਰਅਸਲ ਭਾਸ਼ਾ

ਕਾਰਜ ਨਿਭਾ ਸਕਣ ਦੀ ਸਮਰਥਾ ਪ੍ਰਾਪਤ ਕੀਤੀ ਜਾਂਦੀ ਹੈ। ਕਿਸੇ ਲਈ ਰਿਗਵੇਦ ਵਿੱਚ ਕਿਹਾ ਗਿਆ ਹੈ ਕਿ ਭਾਸ਼ਾ ਸਦਕਾ ਮਨੁੱਖ ਨੂੰ ਦੇਵੀ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਹੈ।

ਜਾਨਵਰ ਵੀ ਵੀ ਆਪਸੀ ਵਿਚਾਰ ਸੰਚਾਰ ਲਈ ਕਿਸੇ ਨਾ ਕਿਸੇ ਧੁਨੀਆਤਮਕ ਜਾਂ ਗੈਰ ਧੁਨੀਆਤਮਕ ਕਿਸਮ ਦੀ ਸੰਚਾਰ ਵਿੱਧੀ ਦੀ ਵਰਤੋਂ ਕਰਦੇ ਹਨ। ਪਰ ਇਹ ਵਿਧੀਆਂ ਬਹੁਤ ਹੀ ਸੀਮਿਤ ਭਾਵਾਂ ਦੁੱਧ, ਖ਼ੁਸ਼ੀ, ਡਰ ਆਦਿ ਦਾ ਪ੍ਰਗਟਾਵਾ ਕਰਨ ਦੇ ਸਮਰਥ ਹੁੰਦੀਆਂ ਹਨ ਅਤੇ ਇਹ ਪ੍ਰਗਟਾਵਾ ਵੀ ਵਿਸ਼ੇਸ਼ ਸਮੇਂ ਸਥਾਨ ਅਤੇ ਸਥਿੱਤੀ ਦੇ ਹਵਾਲੇ ਨਾਲ ਹੀ ਸੰਭਵ ਬਣਦਾ ਹੈ ਮਨੁੱਖ ਦੀ ਭਾਸ਼ਾ ਤੋਂ ਇਲਾਵਾ ਕੁੱਝ ਕੁ ਹੋਰ ਸੰਚਾਰ ਵਿੱਧੀਆਂ ਟਰੈਫ਼ਿਕ ਲਾਇਟਾਂ, ਰੇਲ ਗੱਡੀ ਦੇ guard ਵਿੱਚ ਝੰਡੀ ਆਦਿ ਦੀ ਵਰਤੋਂ ਕਰਦਾ ਹੈ, ਪਰ ਇਹ ਵਿੱਧੀਆਂ ਵੀ ਜਾਨਵਰੀ ਸੰਚਾਰ ਵਿੱਧੀਆਂ ਸੀਮਾਵਾਂ ਵਿੱਚ ਜੁੜਦੀਆਂ ਰਹਿੰਦੀਆਂ ਹਨ ਹੋਰ ਸਭ ਸੰਚਾਰ ਵਿੱਧੀਆਂ ਦੇ ਟਾਕਰੇ ਉੱਤੇ ਭਾਸ਼ਾ ਹੀ

ਉਤਪਾਦਕਤਾ ਅਤੇ ਆਪਹੁਦਤਾ ਭਾਸ਼ਾ ਦੇ ਅਜਿਹੇ ਵਲੱਖਣ ਗੁਣ ਹਨ ਜੋ ਇਸ ਨੂੰ ਵਿਚਾਰ ਸੰਚਾਰ ਦਾ ਸ਼ਕਤੀਸ਼ਾਲੀ ਮਾਧਿਅਮ ਬਣਦੇ ਹਨ।

ਦੇ ਬੋਲਾਂ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਉਠਾਉਣਾ ਇੱਕ ਟੇਢਾ ਕਾਰਜ਼ ਹੈ ਮਿਸਾਲ ਵਜੋਂ ਪੰਜਾਬੀ ਵਾਕ ਮੇਰਾ ਸਿਰ ਚੱਕਰ ਖਾ ਰਿਹਾ ਹੈ।

ਘੱਟਦਾ ਹੈ ਜੋ ਉਸਨੇ ਪਹਿਲਾਂ ਨਾ ਕਦੇ ਬੋਲਣਾ ਨਾ ਪੜ੍ਹੇ ਨਾ ਹੁਣ ਸੁਣੇ ਹੁੰਦੇ ਹਨ। ਉਸਦੇ ਅਜਿਹੇ ਉਤਪਾਦਕ ਕੀਤੇ ਵਾਕਾਂ ਨੂੰ ਸਮਝਣ ਵਿੱਚ ਉਸਦੀ ਸ੍ਰੋਤੇ ਕੋਈ ਔਕੜ ਮਹਿਸੂਸ ਨਹੀਂ ਕਰਦੇ। ਭਾਸ਼ਾ ਦੀ ਆਪਹੁਦਤਾ ਦੀ ਵਧੀਆ ਮਿਸਾਲ ਇਹ ਹੈ ਕਿ ਵਿਸ਼ੇਸ਼ ਵਸਤੂ ਵਰਤਾਰੇ ਲਈ ਵੱਖ ਵੱਖ ਭਾਸ਼ਾਵਾਂ ਵਿੱਚ ਵੱਖ ਵੱਖ ਸ਼ਬਦ ਚਿੰਨ ਵਰਤੇ ਜਾਂਦੇ ਹਨ। ਇਸਦੇ ਨਾਲ ਹੀ ਕਿਸੇ ਭਾਸ਼ਾ ਦੇ ਕਈ ਸ਼ਬਦ ਸੰਬੰਧਿਤ ਭਾਸ਼ਾ ਭਾਈਚਾਰੇ ਦੀਆਂ ਲੋੜਾਂ ਦੀ ਪੁਰਤੀ ਹਿੱਤ ਸਮੇਂ ਸਮੇਂ ਵੱਖ ਵਸਤੂਆਂ ਵਰਤੀਆਂ ਦੇ ਸੂਚਕ ਬਣਦੇ ਹਨ। ਭਾਸ਼ਾ ਦੀ ਅਜਿਹੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਦੁਨੀਆਂ ਡਰ ਦੇ ਸੋਚਨਵਾਨ ਆਦਿ ਕਾਲ ਤੋਂ ਹੀ ਇਸ ਪ੍ਰਕਾਰ ਦੇ ਅਨੇਕ ਪ੍ਰਸ਼ਨਾਂ ਦੇ ਨਿਪਟਾਰੇ ਲਈ, ਉਹ ਚੁੱਪ ਕਰ ਜਾਓ ਇੱਕ ਪੜ੍ਹਿਆ ਕਰਦਾ ਯਤਨਸ਼ੀਲ ਰਹੇ ਹਨ ਹੌਲੀ ਬੋਲੋ ਕਿ ਭਾਸ਼ਾ ਕੀ ਹੈ, ਭਾਸ਼ਾਈ ਸੰਚਾਰ ਵਿੱਚ ਕਿਹੜੇ ਤੱਤ ਕਾਰਜਕਾਲੀ ਹੁੰਦੇ ਹਨ ਅਤੇ ਕਾਰਜੀ ਤੱਤ ਹੁੰਦੇ ਹਨ ਅਤੇ ਕਾਰਜੀ ਤੱਤ

ਦੂਜੇ ਤੌਰ ਤੇ ਨਹੀਂ ਵਿਚਰ ਸਕਦੇ ਹਨ, ਜਿਹੜੇ ਤੱਤ ਸੁਤੰਤਰ ਤੌਰ ਤੇ ਵਾਕ ਵਿੱਚ ਵਿਚਰ ਸਕਦੇ ਹਨ, ਉਹ ਤੱਤ

ਪ੍ਰਾਂਤ ਦੇ ਤੱਤ ਵਿੱਚ ਸੁਤੰਤਰ ਤੌਰ ਤੇ ਵਿਚਰ ਸਕਦੇ ਹਨ ਪਰ ਦੂਜੀ ਪ੍ਰਾਂਤ ਦੇ ਤੱਤ ਸੁਤੰਤਰ ਰੂਪ ਵਿੱਚ ਤੌਰ ਤੇ ਨਹੀਂ ਵਿਚਰ ਸਕਦੇ ਹਨ ਜਿਹੜੇ ਤੱਤ ਸੁਤੰਤਰ ਤੌਰ ਤੇ ਵਾਕ ਵਿੱਚ ਵਿਚਰ ਸਕਦੇ ਹਨ ਉਹ ਤੱਤ ਸ਼ਬਦ ਕਹਾਉਂਦੇ ਹਨ। ਸ਼ਬਦ, ਵਿਗਿਆਨਕ ਪੱਧਰ ਤੇ ਛੋਟੀ ਤੋਂ ਛੋਟੀ ਸੁਤੰਤਰ ਵਿਗਿਆਨਕ ਇਕਾਈ ਸ਼ਬਦ ਕਿਹਾ ਜਾਂਦਾ ਹੈ ਅਜਿਹੀ ਸ਼ਬਦ ਅਜਿਹੀ ਸੁਤੰਤਰ ਵਿਗਿਆਨਕ ਇਕਾਈ ਆਸਾਨੀ ਨਾਲ ਆਪਣਾ ਸਥਾਨ ਬਦਲ ਜਾ ਸਕਦੀ ਹੈੈ ਤੇਜ ਸੁੰਦਰ ਲਿਖਦਾ, ਥੋੜ੍ਹਾ ਘੋੜਾ ਲਿਖਦਾ ਕੁੜੀਆਂ ਅਨਪੜ੍ਹਤਾ ਅਤੇ ਪਰ, ਸੀ, ਨਹੀਂ ਆਦਿ ਸ਼ਬਦ ਹਨ ਸ਼ਬਦ ਦੋ ਤਰ੍ਹਾਂ ਦੇ ਮੰਨੇ ਜਾਂਦੇ ਹਨ ਕੋਸ਼ਗਤ ਅਤੇ ਵਿਗਿਆਨਕ ਸ਼ਬਦਾਂ ਦੇ ਚਿੰਨ੍ਹ ਰੂਪਾਂ ਨੂੰ ਕੋਸ਼ ਵਿੱਚ ਦਰਜ਼ ਕਰਨ ਗਈ ਮੁੱਢਲੀ ਇਕਾਈ ਨੂੰ ਲਿਆ ਗਿਆ ਹੈ ਉਹਨਾਂ ਨੂੰ ਕੋਸ਼ਗਤ ਸ਼ਬਦ ਕਿਹਾ ਜਾਂਦਾ ਹੈ। ਵਾਕ ਬਣਤਰਾਂ ਵਿੱਚ ਵਿਚਰਨ ਵਾਲੇ ਸ਼ਬਦ ਰੂਪ ਵਿੱਚ ਵਿਗਿਆਨਕ ਸ਼ਬਦਾਂ ਦੇ ਨਾਂ ਦਿੱਤਾ ਜਾਂਦਾ ਹੈ ਵਿਕਾਰੀ ਅਤੇ ਵਿਕਾਰੀ ਸ਼ਬਦ ਵਿਕਾਰੀ ਅਤੇ ਵਿਕਾਰੀ ਸ਼ਬ ਉਹ ਸ਼ਬਦ ਹੁੰਦੇ ਹਨ, ਪੰਜਾਬੀ ਦੀ ਸਾਰੀ ਸ਼ਬਦਾਵਲੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ, ਵਿਕਾਰੀ ਅਤੇ ਵਿਕਾਰੀ ਉਹ ਸ਼ਬਦ ਜਿਹਨਾਂ ਦੇ ਰੂਪ ਕਿਸੇ ਵੀ ਸਮੇਂ ਕਿਸਮ ਦੀ ਹੀ

ਭਾਵ ਜਿਹਨਾਂ ਦਾ ਰੂਪ ਇੱਕੋ ਤਰ੍ਹਾਂ ਹੀ ਰਹਿੰਦਾ ਹੈ ਅਤੇ ਕਦੇ ਨਹੀਂ ਬਦਲਦਾ, ਅਵਿਕਾਰੀ ਸ਼ਬਦ ਕਹਾਉਂਦੇ ਹਨ, ਜਿਵੇਂ ਕਿ ਨੇ, ਨੂੰ, ਪਰ, ਤੇ, ਫਿਰ, ਹਾਂ, ਨਹੀਂ ਆਦਿ।

ਵਿਕਾਰੀ ਸ਼ਬਦ ਕਹਾਉਂਦੇ ਹਨ ਹਾਥੀ ਸੋਹਣਾ, ਲਿਖਣਾ ਪੜ੍ਹਨਾ ਆਦਿ ਵਿਕਾਰੀ ਸ਼ਬਦ ਇਹਨਾਂ ਸ਼ਬਦਾਂ ਦਾ ਰੂਪ ਵਾਲੀ ਹੁੰਦੇ ਹਨ, ਮਿਸ਼ਰਤ ਅਤੇ ਸੁਤੰਤਰ ਹੁੰਦੇ ਹਨ ਮਿਸ਼ਰਤ ਸ਼ਬਦਾਂ ਦੀ ਬਣਤਰ, ਮਿਸ਼ਰਤ ਸ਼ਬਦਾਂ ਦੀ ਬਣਤਰ ਵਿੱਚ ਦੋ ਤੱਤ ਸ਼ਾਮਿਲ ਹੁੰਦੇ ਹਨ ਪਹਿਲਾ ਤੱਤ ਮੂਲ ਰੂਪ ਦੂਸਰਾ ਤੱਤ ਧਾਤੂ ਅਤੇ ਵਿਜੇਤਰ ਹੁੰਦੇ ਹਨ thank you, have a nice day, sweet dreams hello

ਹਾਂਜੀ ਕੀ ਹਾਲ ਜੇ?

ਹੋਰ ਅਪਣੇ ਭੈਣ ਭਰਾਵਾਂ ਦੀ ਹਾਂ ਠੀਕ ਐ ਹੋਰ ਅਪਣੇ ਭੈਣ ਭਰਾਵਾਂ ਦੀ?

ਤੁਸੀਂ ਸੁਣਾਓ ਨੀਤੂ ਹੁਣਾ ਦਾ? ਹਾਂ ਠੀਕ ਐ ਠੀਕ ਨੀਤੂ ਹੁਣੀ ਵੀ ਠੀਕਐ ਹੁਣ ਛੁੱਟੀਆ ਪੈ ਗਈਆ ਕਾਕੇ ਨੂੰ ਹੁਣ ਪਰਾਉਣਾ ਲਗਾ show room ਚ ਉਹਨੂੰ ਪੈਨੀਆ ਪੰਜ ਕੁ ਛੁੱਟੀਆ ਕਹਿੰਦੀ ਫੇਰ ਆਵਾਂਗੇ

ਚਲੋ ਠੀਕ ਈ ਚਾਹੀਦਾ ਭੈਣੇ ਹਮ

ਹਾਂ ਮੈਂ ਵੀ ਕਹਿਣ ਡਈ ਸੀ ਕੁੜੀਆ ਨੂੰ ਬਣਾ ਲਉ ਕੁਛ ਵੇਖੋ ਹੁਣ ਕੀ ਕਰਦੀਆ ਨੇ

ਆਹੋ ਏਹ ਤੇ ਗੱਲ ਹੈਗੀ ਆ ਆਹ ਤੇ ਐਸ ਵੇਲੇ ਦੀਦੀ ਗੈਸਾਂ ਵਾਲਿਆ ਨੇ ਕਿਤੇ ਆਫਤ ਚੁੱਕੀ ਆ ਸਿੱਧਾ ਈ ਬਾਰਾ ਸੋ ਰੁਪਈਏ ਦਾ ਕਰਤਾ ਗੈਸ ਭਰਵਾਇਆ ਭੈਣੇ ਕਿ ਬਾਰਾ ਸੋ ਦਾ ਆਹੋ ਬਾਰਾ ਸੋ ਦਾ ਈ ਆ ਅੱਗੇ ਵੀ ਵਿੱਚੋਂ ਮੋੜ ਦਿੰਦੇ ਰਹੇ ਵੀਹ ਤੀਹ ਰੁਪਈਏ ਹੁਣ ਨੀ ਮੋੜਦੇ ਬਾਰਾ ਸੋ ਦਾ ਮੈਂ ਹੁਣੇ ਭਰਵਾਇਆ ਈ ਓ ਆਹ ਤੇ ਗੈਸ ਬਗੈਰ ਸਰਦ ਵੀ ਨੀ ਓ ਸਰਦਾ ਵੀ ਨੀ ਵੀ ਚੱਲ ਏਹ ਵੀ ਚਾਹ ਚੁ ਵਾਸਤੇ ਠੀਕ ਆ ਆਹ ਹਮ ਸਾਡਾ ਤੇ ਮੁਕਾ ਆ ਤੇ ਬੜੀ ਪਰੇਸ਼ਾਨੀ ਜਹੀ ਆਈ ਆ ਮੈਂ ਕਹਿਣ ਡਈ ਭਰਵਾਦੋ ਔਖੇ ਸੋਖੇ ਹੋ ਕੇ ਹੁਣ, ਪਰਾਉਣੇ ਪਰੁਨੇ ਵੀ ਉਦਣ ਨੂੰ ਆਉਣੇ ਆ ਫਿਰ ਚਾਹ ਚੁ ਬਣਾਉਣੀ ਪੈਂਦੀ ਆ ਆਹੋ ਨਹੀਂ ਨਹੀਂ ਚੱਲ ਪਰਾਉਣਾ ਕੋਈ ਘਰ ਆਜੇ ਤੇ ਚਾਹ ਤੇ ਪਿਆਲਣੀ ਪੈਂਦੀ ਆ ਆਹ ਆਹੋ ਉਦਣ ਵੀ ਕਿੰਨੇ ਪਰਾਉਣੇ ਆਗੇ ਸੀ ਤੇ ਮੁੜ ਕੇ ਚਾਹ, ਗੈਸ ਹੈਗਾ ਸੀ ਤੇ ਮਿੰਟਾਂ ਚ ਬਣਗੀ ਨਾਲ਼ ਦੇ ਨਾਲ਼ ਈ ਆਹੋ ਨਾਲ਼ ਨਾਲ਼ ਵਾ ਨਾਲ਼ ਹੀਂ ਲੋਕਾਂ ਨੇ ਕਹਿਣਾ ਵਾ, ਮਰਨ ਵਾਲਾ ਮਗ ਨਾਲ਼ ਲੈ ਗਿਆ ਆਹੋ ਇਹੋ ਗੱਲ ਤੇ ਹੈ ਨਾ ਲੋਕੀਂ ਕਹਿੰਦੇ ਆ ਕਿ

ਹਾਂ ਸਾਰਾ ਕਰਨਾ ਪੈਂਦਾ ਆ ਅੱਜ ਕੱਲ ਮਰਨੇ ਤੇ ਜਮਣੇ ਤੇ ਸਾਰਾ ਕੁਛ ਈ, ਅੱਜ ਕੱਲ ਨੀ ਨਾਲੇ ਲੋਕੀਂ ਕਰਦੇ ਨਹੀਂ ਨਹੀਂ ਅੱਜ ਕੱਲ ਤੇ ਏਦਰ ਮਰਿਆ ਹੁੰਦਾ ਐ ਤੇ ਨਾਲ਼ ਰੋਟੀ ਖਵਾਲਣ ਬੈਠ ਜਾਂਦੇ ਨੇ ਆਹ ਸਮੇ ਦੇਖਲਾ ਕਿੱਦਾਂ ਦੇ ਆਗੇ ਨਹੀਂ ਕਹਿੰਦੇ ਸੀ ਵੀ ਅੱਗ ਨੀ ਸੀ ਚਉਲੇ ਚ ਬਾਲਦੇ ਹੁੰਦੇ ਆਹੋ ਤੇ ਪਿਛਲੇ ਸਮਿਆ ਚ ਇਸਤਰਾਂ ਈ ਸੀ ਕਿ ਅੱਗ ਨਾ ਮਹੀਨਾ ਮਹੀਨਾ ਬਾਲਣੀ, ਜੱਟਾਂ ਨੇ ਰੋਟੀ ਦੇ ਕੇ ਜਾਣੀ, ਕਿਸੇ ਜੱਟ ਨੇ ਕਦੇ ਕਿਸੇ ਜੱਟ ਨੇ ਹਮ ਤੇ ਹੁਣ ਵੇਖਲਾ ਹੁਣ ਜੱਟ ਵੀ ਕਿਸੇ ਦੇ ਵੇਹੜੇ ਨੀ ਵੜਦੇ ਰੋਟੀਆ ਕਿਥੋਂ ਦੇਣਗੇ ਰੋਟੀਆਂ ਕਿਸੇ ਨੇ ਕਿਥੋਂ ਦੇਣੀਆ ਹੁਣ ਤੇ ਵੇਹੜੇ ਵੜ ਕੇ ਖੁਸ਼ ਨੀਗੇ ਸਾਨੂੰ ਨੀ ਪਤਾ ਚਾਚੇ ਕੇ ਤਾਂ ਬੜੇ ਆਏ ਈ ਓ ਤੇ ਨਾ ਇਹਦੇ ਤੇ ਬਹੁਤ ਆਏ ਇਹਦੇ ਤੇ ਗੱਲ ਛੱਡ ਦੇ ਇਹਦੇ ਤੇ ਬਹੁਤ ਆਏ ਲੋਕ ਤੇ ਜਿੱਥੇ ਜਿੱਥੇ ਕੰਮ ਲਾਇਆ ਉੱਥੋਂ ਉੱਥੋਂ ਅਪਣੇ ਵੇਹੜੇ ਮੁਹੱਲੇ ਦੇ ਇਹਦੇ ਤਾਂ ਪਤਾ ਨੀ ਵੀ ਕਿੰਨੀ ਕੁ ਦੁਨੀਆ ਆ ਗਈ ਆ

ਆਹ ਨਹੀਂ ਤੇ ਛੁੱਟੀ ਨਾ ਕੋਈ ਕਰੇ ਇੱਕ ਵੀ ਹਮ ਸਾਰਿਆ ਛੁੱਟੀ ਕੀਤੀ ਕਹਿਦੇ ਨਾ ਅੱਜ ਨੀ ਕੰਮ ਤੇ ਜਾਣਾ ਅਸੀਂ ਅੱਜ ਨੀ ਜਾਣਾ ਹਮ ਨਹੀਂ ਉਹਨੇ ਮਾੜਾ ਨਹੀਂ ਸੀ ਕਦੀ ਕਿਸੇ ਨੂੰ ਨਾ ਨਾ ਮਾੜਾ ਤੇ ਉਹਨੇ ਸੋਚਿਆ ਈ ਨਹੀਂ ਸੀਗਾ ਹਮ ਹਮ ਬਹੁਤ ਵਧੀਆ ਦਿਨ ਲੰਗੇ ਕੀ ਪਤਾ ਕੀ ਇਹਦੀ ਅਕਲ ਤੇ ਪੜਦਾ ਪੈ ਗਿਆ ਹਮ

ਆਹੋ ਅਕਲ ਤੇ ਈ ਕੇ ਹਮ ਏਨਾਂ ਤੇ ਸਮਜ ਵਾਲਾ ਸੀ ਉਹਨੂੰ ਕੋਈ ਕੋਈ ਕਹੇ ਨਾ ਕਿਸੇ ਨੂੰ ਵੀ ਇਹੋ ਜਿਹਾਂ ਕੰਮ ਕਰ ਕੋਈ ਕਰਦਾ ਏਨਾਂ ਕੰਮ ਕਰ ਵਾਲਾ ਸੀ ਏਨਾਂ ਸਮਜ ਸੋਚ ਵਾਲਾ ਸੀਗਾ ਆਹ ਕੀ ਪਤਾ ਕਿਹੜੀ ਅਕਲ ਤੇ ਪੜਦਾ ਪੈ ਗਿਆ ਵਿਚਾਰੇ ਦੇ ਹਮ ਕੋਈ ਨਾ ਫਿਰ ਹੁਣ ਨੀਤੂ ਮਰਿਆ ਨਾਲ਼ ਮਰਿਆ ਨੀ ਜਾਂਦਾ ਆਹੋ ਇਹੋ ਗੱਲ ਦੀਦੀ ਹੁਣਹ ਆ ਵੀ ਉਹ ਅਪਣੇ ਘਰ ਸਾਰੇ ਉਹਨੂੰ ਸਾਰੇ ਸਮਜਾਉਣ ਡਏ ਵੀ ਤੁਸੀਂ ਅਪਣੇ ਘਰ ਆਉਣਾ

ਮੁੰਡੇ ਨੂੰ ਵੀ ਦਿਉ ਤੇ ਆਪ ਵੀ ਹੋਸਲਾ ਰੱਖੋ ਦੁਖ ਤੇ ਬੜਾ ਵਾ ਏਹ ਨੀ ਵੀ ਦੁਖ ਨਿਗਾ ਹਮ ਦੁਖ ਤੇ ਬਹੁਤ ਵਾ ਪਰ ਹੁਣ ਕੀਤਾ ਕੀ ਜਾਵੇ ਹੁਣ ਏਹ ਵੰਡਿਆ ਨੀ ਜਾਂ ਸਕਦਾ ਪਹਿਲੋਂ ਸੀ ਵੀ ਵੰਡਿਆ ਜਾਂ ਸਕਦਾ ਸੀ ਹਾਂ ਪੈਹਲਾ ਹੈ ਸੀ ਵੀ ਚੱਲ ਜੇ ਜਦੋਂ ਜੀਂਦਾ ਸੀ ਉਦੋਂ ਹੈ ਸੀ ਕੁਛ ਨਿਕਲ ਆਉਂਦਾ ਜੇ ਉਦੋਂ ਵੰਡਿਆ ਜਾਂ ਸਕਦਾ ਸੀ ਹੁਣ ਨੀ ਨਾ ਵੰਡਿਆ ਜਾਂ ਸਕਦਾ ਏਹ ਵੀ ਨੀ ਕਹਿੰਦੇ ਵੀ ਜਾਂ ਕੋਈ ਦੱਸ ਦੇਵੇ ਕੋਈ ਦੁਖ ਇਹਦਾ ਸਾਂਝਾ ਕਰ ਦੇਵੇ ਸਾਰੇ ਜਣੇ ਹੁਣ ਤੇ ਮੰਨ ਨੂੰ ਸਮਜਾਉਣ ਵਾਲੀ ਗੱਲ ਜੇ ਆਹ ਆਹੋ ਹੋਰ ਸੁਣਾ ਫਿਰ ਚਾਚਾ ਠੀਕ ਐ ਹੰਜੀ ਠੀਕ ਜੇ ਤਾਇਆ ਆਇਆ ਜੰਮੂ ਵਾਲਾ ਹੁਣ ਉਹਦੇ ਲਾਗੇ ਰਹਿੰਦੇ ਜਾਦਾ ਹਾਂ ਕੰਮ ਤੇ ਪਹਿਲਾਂ ਵੀ ਨੀ ਜਾਂਦੇ ਰਹੇ ਹੁਣ ਵੀ ਨੀ ਜਾਂਦੇ ਹੁਣ ਤੇ ਸੱਗੀ ਈ ਨੀ ਜਾਂਦੇ ਤੁਹਾਨੂੰ ਪਤਾ ਈ ਐ ਕੋਈ ਨੀ ਜਾਊਗਾ ਕੰਮ ਕਰ ਤੇ ਜਾਣਾ ਵਾ ਪੁੱਤ ਆਉਣ ਦਾ ਇਰਾਦਾ ਕੋਈ ਨਾ ਕੋਈ ਆਉਂਦੇ ਜਾਂਦੇ ਨੂੰ

ਘੱਟ ਗਿਆ ਘੱਟ ਗਿਆ ਪੈਹਲਾ ਤੇ ਵਧੇਰਾ ਸੀ ਸਿਆਲ ਚੱਲਦਾ ਗੁੜ ਦਾ ਕੰਮ ਆਹ ਦੱਸ ਪੰਦਰਾਂ ਦਿਨ ਹੋ ਗਏ ਘੱਟ ਗਿਆ ਐ ਹਮ ਚਾਚੇ ਵਾਸਤੇ ਪੈਹਲਾ ਹੀਂ ਘਟਿਆ ਆ

ਹਾਂ ਨਹੀਂ ਨਹੀਂ ਕਰਨਾ ਈ ਐ ਟੱਬਰਦਾਰੀ ਦਾ ਕੰਮ ਐ ਇਹਣੂ ਕੇਹਣਾਂ ਸਿ ਕੇ ਦੂਜਾ ਚਾਚੇ ਤੋ ਬਾਅਦ ਹਦਵਾਣਾ ਖਰਬੂਜਾ ਪਾ ਲੇ ਨਹੀਂ ਕਹਿੰਦਾ ਹੁਣ ਝੋਨਾ ਈ ਲਾਉਣਾ ਐ

ਆਹੋ ਕਈ ਲਾਉਂਦੇ ਹੁੰਦੇ ਬੰਦੇ ਵਖਰਾ ਵਖਰਾ

ਹਾਂ ਬਸ ਹਮ ਮੱਕੀ ਚ ਤਾਂ ਬਿਨਾਂ ਸਰਦਾ ਈ ਨੀ ਹੈਗਾ ਹਮ ਕਹਿੰਦਾ ਸੀ ਕਿ ਸਾਡੀ ਉਦਣ ਜਿਨਾ ਦੀ ਉਮਰ ਲੰਘ ਗਈ ਐ ਤੇ ਅਸੀਂ ਚੰਗੇ ਭਲੇ ਆ ਤੇ ਹਾਂ ਤੇ ਗੱਲ ਤੇ ਹੁੰਦੀ ਐ, ਜਿੰਨੀ ਰੱਬ ਨੇ ਲਿਖੀ ਐ ਓਨੀ ਓਨੀ ਓਨੀ ਓਨੀ ਭੋਗਣੀ ਐ ਜਿਨੀ ਲਿਖੀ ਆ ਅਮ ਤੈਨੂ ਤਾਂ ਸੰਦੀਪ ਸੱਸ ਤਾਂ ਮਰਨ ਵਾਲੀ ਸੀ ਕਿਤੇ ਓਹ ਵੀ ਬਹੁਤ ਚੰਗੀ ਸੀ ਹਾਂ ਓਹ ਤਾਂ ਕਿਤੇ ਮੈਨੂ, ਹਜੇ ਤਕ ਅਸੀਂ ਉਹਦੀਆਂ ਗਲਾਂ ਕਰਦੇ ਰਹਿੰਦੇ ਘਰ ਵਿੱਚ ਹਾਂ ਬੜੀ ਚੰਗੀ ਸੀ ਅਹ ਉਹਦੇ ਵਰਗਾ ਤਾਂ ਕਿਤੇ ਕੋਈ ਹੈਨੀ ਜੋ ਮੈਂ ਕਰਤਾ ਉਹਨੇ ਨੀ ਸੀ ਕਦੇ ਸਮਜਿਆ ਵੀ ਜਾਂ ਮੈਂ ਨੂਹ ਆ

ਆਹੀਂ ਏਹ ਤੇ ਫਿਰ ਤੇਨੂੰ ਪਤਾ ਈ ਆ ਹਮ ਸਾਡਾ ਵੀ ਏਹੋ ਹਾਲ ਆ ਸਾਡਾ ਵੀ ਅਵੇ ਈ ਕਰਦਾ ਈ ਆਹ ਕਹਿੰਦਾ ਏਹ ਮੇਰੇ ਦਿਮਾਗ ਚ ਫਰਕ ਪਿਆ ਤਾਂ ਮੈਂ ਬੋਲਦਾ ਵਾ, ਵਧੇਰਾ ਖਰੂ ਖਰੂ ਹੁੰਦਾ ਵਾ ਪਰ ਨਹੀਂ ਹਾਂ ਨਹੀਂ ਗੱਲ ਏਹ ਆ ਵੀ ਮੁੜ ਕੇ ਆਪ ਨੂੰ ਤੇ ਕਰ ਲਈ ਦੀ ਜਿਹੜਾ ਫਿਰ ਬੇਗਾਨਾ ਧੀ ਪੁੱਤ ਐ ਉਹ ਫਿਰ ਬੁਰਾ ਸਮਜਦਾ

ਮੈਂ ਕਿਹਾਂ ਨੁਹਾ ਧੀਆ ਨੂੰ ਇੱਦਾਂ ਨੀ ਕਹੀਂ ਦਾ ਉਹ ਤਾਂ ਮੁੰਡਾ ਜੋ ਰੋਂਦਾ ਸ਼ਾਮਾ ਨੂੰ ਤੇ ਲਾਹ ਲੈਂਦੀ ਆ ਦਵਾ ਦਵ ਹਾਂ ਨਹੀਂ ਨਹੀਂ ਨਿਆਣਾ ਚੋਟਾ ਏ ਨਾ ਫਿਰ ਮੇਰੇ ਕੋਲੋਂ ਕਿਹੜਾ ਖਲੋਤਾ ਜਾਂਦਾ ਮੇਰੇ ਤੋਂ ਬਹੁਤ ਚਿਰ ਖਲੋਤਾ ਨੀ ਜਾਂਦਾ ਲੱਤਾਂ ਤੋਂ ਆਹੋ ਚੱਲ ਜਦੋਂ ਆਉਂਦਾ ਤੇ ਹੋਰ ਗਰਮ, ਕਰਦਿਆ ਕਰੋ ਮਸਾ ਕੁ

ਆਹੋ ਸਾਡਾ ਵੀ ਇਹੋ ਹਾਲ ਆ, ਉਹਨੇ ਮਸਾਂ ਏਨੀ ਕੁ ਗੱਲ ਲਭ ਲੈਨੀ ਲੜਨ ਵਾਸਤੇ ਉਹਨੂੰ ਵਾਹਨਾ ਈ ਵਾਹਨਾ ਤੇ ਸਾਡਾ ਵੀ ਵਾਹਨਾ ਈ ਲੱਭਦਾ ਐ ਓਹੀ ਜਦੋਂ ਪੀਤੀ ਹੁੰਦੀ ਐ ਤੇ ਸਗੋਂ ਈ ਮਸਰ ਦੱਸਦੇ ਣੇ ਵੀ ਅਸੀਂ ਉਹ ਗੱਲ ਭਾਂਵੇ ਦੀਦੀ ਏਹ ਸਾਰੀ ਰਾਤ ਨਾ ਮੁਕਾਵੇ ਹਾਂ ਇਹੋ ਕਰਦਾ ਵਾ ਉਹ ਵੀ ਮੁੜ ਮੁੜ ਉਹੀਂ ਗੱਲ ਮੁੜ ਮੁੜ ਉਹੋ ਗੱਲ, ਭੋਂਕ ਕੇ ਭੋਕ ਕੇ ਕਿਸੇ ਨੇ ਜੇ ਪੀਤੀ ਹੋਏਗੀ ਵੀ ਸੋਜੇਗਾ ਯਾ ਕਿਸ ਤਰਾਂ ਇਹਨੇ ਫਿਰ ਰਾਤ ਉਠ ਉਠ ਫਿਰਨਾ ਕਦੀ ਅੰਦਰ ਕਦੀ ਬਾਹਰ ਅੱਗੋਂ ਬੰਦਾ ਭਲਾ ਪੁੱਛੇ ਵੀ ਏਹ ਕੀ ਕਰਦਾ

ਚੰਗਾ ਨੀ ਲੱਗਦਾ ਲਾਗੇ ਨੂਹ ਧੀ ਸੁੱਤੀ ਆ ਕੁੜੀਆ ਜਵਾਨਾਂ ਸੁੱਤੀਆ ਆ ਆਹ ਚੰਗਾ ਨੀ ਬੰਦਾ ਲੱਗਦਾ ਅਸੀਂ ਚੁਪ ਕਰ ਜਾਂਦੇ ਅਸੀਂ ਨੀ ਕਦੀ ਜਵਾਬ ਦਿੱਤਾ ਨਹੀਂ ਜਵਾਬ ਕੀ ਦੇਣਾ ਆਹੋ ਕੁਛ ਨੀ ਮਿਲਦਾ ਰਾਜੂ ਨੂੰ ਗਾਲਾ ਕੱਡਹੀਂ ਜਾਏ ਭੈਣ ਦੇ ਯਾਰਾਂ ਆਹੋ ਇੱਦਾਂ ਕਰਦਾ ਰਹਿੰਦਾ ਅਸੀਂ ਚੁੱਪ ਕਰ ਜਾਂਦੇ ਅਸੀਂ ਨੀ ਕੁਛ ਕੁੰਦੇ

ਅਸੀਂ ਕਿਹਾਂ ਹੁਣ ਤੇ ਅੱਤ ਹੋਗੀ ਹੁਣ ਅਸੀਂ ਵੀ ਕੀ ਕਰੀਏ